ਦੇਖਣ ਦੀ ਸੁਗੰਨ ਦੀ ਸਪਰਸ਼ ਦੀ ਸੰਵਾਦ ਦੀ ਤੁਰਨ ਦੀ ਬੈਠਣ ਦੀ ਖੜਨ ਦੀ ਪੜ੍ਹਨ ਦੀ ਬੋਲਣ ਦੀ ਸੁਣਨ ਦੀ ਇਹਨਾਂ ਕੁਝ ਹੈ ਸਾਡੇ ਕੋਲ ਫੇਰ ਕਿਉਂ ਸੁੱਟੀਏ ਰੱਬ ਤੇ ਗੱਲ। ਕੇ ਰੱਬ ਸਭ ਕੁਝ ਦੇਖਦਾ ਹੈ ਕੇ ਰੱਬ ਨੇ ਸਾਨੂੰ ਦੇਖਣ ਲਈ ਔਖਾ ਨਹੀਂ ਦਿੱਤੀਆਂ ਜਿੰਨਾਂ ਨੂੰ ਅਖਾਂ ਨਹੀਂ ਦਿੱਤੀਆਂ ਉਹ ਆਪਣੇ ਅੰਦਰ ਦੀ ਨਜ਼ਰ ਨਾਲ ਸੁਜਾਖੀਆਂ ਨਾਲੋਂ ਵੱਧ ਦੇਖਦੇ ਨੇ ਉਹ ਨਹੀਂ ਕਹਿੰਦੇ ਕਿ ਰੱਬ ਸੱਬ ਵੇਖਦਾ ਹੈ ਮੈਂ ਉਨ੍ਹਾਂ ਵੀ ਸੱਜਣਾਂ ਨੂੰ ਮਿਲਿਆ ਹਾਂ ਜਿਨ੍ਹਾਂ ਕੋਲ ਅੱਖਾਂ ਦੀ ਰੌਸ਼ਨੀ ਨਹੀਂ ਪਰ ਉਨ੍ਹਾਂ ਦੇ ਦਿਮਾਗ ਰੋਸ਼ਨ ਹਨ ਜੋ ਸਾਨੂੰ ਦਿਖਾਈ ਦਿੰਦਾ ਹੈ ਉਹੀ ਰੱਬ ਨੂੰ ਦਿਖਾਈ ਦਿੰਦਾ ਹੈ ਰੱਬ ਕੋਈ ਜੇ ਸਰੀਰ ਹੋਵੇ ਜ਼ਬਾਨ ਹੋਵੇ ਉਮਰ ਹੋਵੇ ਤੇ ਉਹ ਜ਼ਰੂਰ ਦੇਖੋ ਤੇ ਉਹ ਜਰੂਰ ਬੋਲੇ ਉਹ ਸਾਡੇ ਤੁਹਾਡੇ ਸਾਰਿਆਂ ਦੇ ਵਿੱਚ ਹੈ ਉਹ ਦੇਖਣਾ ਸੁਣਨਾ ਬੋਲਣਾ ਚਾਹੁੰਦਾ ਹੈ ਓਹਦੀ ਚਾਹਤ ਨੂੰ ਖੰਭ ਦਿਓ ਰੱਬ ਨੂੰ ਆਪਣੀ ਕਮਜ਼ੋਰੀ ਤੇ ਲਾਚਾਰੀ ਦੀ ਜੱਬ ਵਿਚ ਦਬਾਕੇ ਤੇ ਲਕੋ ਕੇ ਨਾ ਰੱਖੋ ਰੱਬ ਨੂੰ ਜਗਾਈ ਰੱਖੋ ਮਨੁੱਖ ਦਾ ਜੱਗ ਨਾ ਹੀ ਰੱਬ ਦਾ ਜਾਗਣਾ ਹੈ ਮਨੁੱਖ ਦਾ ਬੋਲਣਾ ਸੁਣਨਾ ਪੜ੍ਹਨਾ ਕਰਨਾ ਹੀ ਰੱਬ ਦਾ ਹੈ ਹੋਰ ਰੱਬ ਮੜੀਆਂ ਮਸਾਣਾਂ ਉਚਾਹੁਣਾ ਨਿਵਾਣਾ ਜੰਗਲਾਂ ਭੋਰਿਆਂ ਡੇਰਿਆਂ ਅਸਮਾਨਾਂ ਵਿਚ ਆਸਣ ਲਾਇ ਨਹੀਂ ਬੈਠਾ ਹੈਂ ਰੱਬ ਕੁਨੀਆਂ ਤੇ ਨਹੀਂ ਹੈ ਰੱਬ ਪੁੱਠੇ ਲਟਕਣ ਦੇ ਵਿਚ ਨਹੀਂ ਹੈ ਰੱਬ ਕੱਟੜਤਾ ਦੇ ਵਿੱਚ ਨਹੀਂ ਹੈ ਰੱਬ ਊਚ-ਨੀਚ ਜਾਤ-ਪਾਤ ਸੱਚ ਝੂਠ ਦੇ ਵਿੱਚ ਬਿਲਕੁਲ ਨਹੀਂ ਹੈ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

ਜਾਂ ਲੋਕਾਂ ਨਾਲ ਸਿੱਧੇ ਤੌਰ ਤੇ ਜੁੜ ਜਾਂਦੇ ਹਾਂ ਅਤੇ ਉਹਨਾਂ ਬਾਰੇ ਸਾਡੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ, ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ, ਸਫ਼ਰ ਕਰਨ ਨਾਲ ਸਾਡਾ ਅਨੁਭਵ ਵਧਦਾ ਹੈ। ਸਾਡੇ ਵਿੱਚ ਮਨੁੱਖੀ ਏਕਤਾ, ਭਾਈਚਾਰੇ ਤੇ ਪ੍ਰੇਮ ਦੇ ਭਾਵ ਪ੍ਰਫੁੱਲਤ ਹੁੰਦੇ ਹਨ, ਸਫ਼ਰ ਕਰਨ ਨਾਲ ਮਨੁੱਖ ਸੱਭਿਅਕ ਬਣਦਾ ਹੈ, ਵਿਦਿਆਰਥੀਆਂ ਲਈ ਤਾਂ ਸਫ਼ਰ ਦੀ ਹੋਰ ਵੀ ਮਹਾਨਤਾ ਹੈ। ਸਫਰ ਦੀ ਮਹਾਨਤਾ ਨੂੰ ਦੇਖਦੇ ਹੋਏ ਹੀ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ ਆਪਣੇ ਦੋਸਤਾਂ-ਮਿੱਤਰਾਂ ਨਾਲ ਕੀਤਾ ਸਫ਼ਰ ਸਾਰੀ ਉਮਰ ਯਾਦ ਰਹਿੰਦਾ ਹੈ, ਸਫ਼ਰ ਵਿੱਦਿਅਕ ਉੱਨਤੀ ਤੇ ਗਿਆਨ ਦੇ ਵਾਧੇ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ਸਫ਼ਰ ਦੇ ਲਾਭ ਸਫ਼ਰ ਮਨੁੱਖੀ ਜੀਵਨ ਦਾ ਅਟੁੱਟ ਅੰਗ ਹੈ, ਇਹ ਸਾਡੇ ਮਾਨਸਿਕ ਵਿਕਾਸ ਵਿੱਚ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

ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ ਸਫ਼ਰ ਕਰਨ ਨਾਲ ਸਾਡਾ ਅਨੁਭਵ ਵਧਦਾ ਹੈ, ਸਾਡੇ ਵਿੱਚ ਮਨੁੱਖੀ ਏਕਤਾ, ਭਾਈਚਾਰੇ ਤੇ ਪ੍ਰੇਮ ਦੇ ਭਾਵ ਪ੍ਰਫੁੱਲਤ ਹੁੰਦੇ ਹਨ, ਸਫ਼ਰ ਕਰਨ ਨਾਲ ਮਨੁੱਖ ਸੱਭਿਅਕ ਬਣਦਾ ਹੈ, ਵਿਦਿਆਰਥੀਆਂ ਲਈ ਤਾਂ ਸਫ਼ਰ ਦੀ ਹੋਰ ਵੀ ਮਹਾਨਤਾ ਹੈ ਸਫਰ ਦੀ ਮਹਾਨਤਾ ਨੂੰ ਦੇਖਦੇ ਹੋਏ ਹੀ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ ਆਪਣੇ ਦੋਸਤਾਂ-ਮਿੱਤਰਾਂ ਨਾਲ ਕੀਤਾ ਸਫ਼ਰ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

ਰਾਜਨੀਤਕ ਤੇ ਆਰਥਿਕ ਹਾਲਤ ਕਿਹੋ ਜਿਹੀ ਹੈ ਸਫ਼ਰ ਕਰਨ ਨਾਲ ਅਸੀਂ ਕਿਸੇ ਸਥਾਨ ਜਾਂ ਲੋਕਾਂ ਨਾਲ ਸਿੱਧੇ ਤੌਰ ਤੇ ਜੁੜ ਜਾਂਦੇ ਹਾਂ ਅਤੇ ਉਹਨਾਂ ਬਾਰੇ ਸਾਡੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ, ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ, ਸਫ਼ਰ ਕਰਨ ਨਾਲ ਸਾਡਾ ਅਨੁਭਵ ਵਧਦਾ ਹੈ, ਸਾਡੇ ਵਿੱਚ ਮਨੁੱਖੀ ਏਕਤਾ, ਭਾਈਚਾਰੇ ਤੇ ਪ੍ਰੇਮ ਦੇ ਭਾਵ ਪ੍ਰਫੁੱਲਤ ਹੁੰਦੇ ਹਨ। ਸਫ਼ਰ ਕਰਨ ਨਾਲ ਮਨੁੱਖ ਸੱਭਿਅਕ ਬਣਦਾ ਹੈ, ਵਿਦਿਆਰਥੀਆਂ ਲਈ ਤਾਂ ਸਫ਼ਰ ਦੀ ਹੋਰ ਵੀ ਮਹਾਨਤਾ ਹੈ, ਸਫਰ ਦੀ ਮਹਾਨਤਾ ਨੂੰ ਦੇਖਦੇ ਹੋਏ ਹੀ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ। ਆਪਣੇ ਦੋਸਤਾਂ-ਮਿੱਤਰਾਂ ਨਾਲ ਕੀਤਾ ਸਫ਼ਰ ਸਾਰੀ ਉਮਰ ਯਾਦ ਰਹਿੰਦਾ ਹੈ, ਸਫ਼ਰ ਵਿੱਦਿਅਕ ਉੱਨਤੀ ਤੇ ਗਿਆਨ ਦੇ ਵਾਧੇ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ਸਫ਼ਰ ਦੇ ਲਾਭ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

ਅਤੇ ਉਹਨਾਂ ਬਾਰੇ ਸਾਡੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ, ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ, ਸਫ਼ਰ ਕਰਨ ਨਾਲ ਸਾਡਾ ਅਨੁਭਵ ਵਧਦਾ ਹੈ, ਸਾਡੇ ਵਿੱਚ ਮਨੁੱਖੀ ਏਕਤਾ, ਭਾਈਚਾਰੇ ਤੇ ਪ੍ਰੇਮ ਦੇ ਭਾਵ ਪ੍ਰਫੁੱਲਤ ਹੁੰਦੇ ਹਨ, ਸਫ਼ਰ ਕਰਨ ਨਾਲ ਮਨੁੱਖ ਸੱਭਿਅਕ ਬਣਦਾ ਹੈ, ਵਿਦਿਆਰਥੀਆਂ ਲਈ ਤਾਂ ਸਫ਼ਰ ਦੀ ਹੋਰ ਵੀ ਮਹਾਨਤਾ ਹੈ, ਸਫਰ ਦੀ ਮਹਾਨਤਾ ਨੂੰ ਦੇਖਦੇ ਹੋਏ ਹੀ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ ਆਪਣੇ ਦੋਸਤਾਂ-ਮਿੱਤਰਾਂ ਨਾਲ ਕੀਤਾ ਸਫ਼ਰ ਸਾਰੀ ਉਮਰ ਯਾਦ ਰਹਿੰਦਾ ਹੈ, ਸਫ਼ਰ ਵਿੱਦਿਅਕ ਉੱਨਤੀ ਤੇ ਗਿਆਨ ਦੇ ਵਾਧੇ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ।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

ਅਸੀਂ ਕਿਸੇ ਸਥਾਨ ਜਾਂ ਲੋਕਾਂ ਨਾਲ ਸਿੱਧੇ ਤੌਰ ਤੇ ਜੁੜ ਜਾਂਦੇ ਹਾਂ ਅਤੇ ਉਹਨਾਂ ਬਾਰੇ ਸਾਡੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ, ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ, ਸਫ਼ਰ ਕਰਨ ਨਾਲ

ਹੋਰ ਵੀ ਮਹਾਨਤਾ ਹੈ, ਸਫਰ ਦੀ ਮਹਾਨਤਾ ਨੂੰ ਦੇਖਦੇ ਹੋਏ ਹੀ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ ਆਪਣੇ ਦੋਸਤਾਂ-ਮਿੱਤਰਾਂ ਨਾਲ ਕੀਤਾ ਸਫ਼ਰ ਸਾਰੀ ਉਮਰ ਯਾਦ ਰਹਿੰਦਾ ਹੈ, ਸਫ਼ਰ ਵਿੱਦਿਅਕ ਉੱਨਤੀ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 ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ, ਸਫ਼ਰ ਕਰਨ ਨਾਲ ਸਾਡਾ ਅਨੁਭਵ ਵਧਦਾ ਹੈ, ਸਾਡੇ ਵਿੱਚ ਮਨੁੱਖੀ ਏਕਤਾ, ਭਾਈਚਾਰੇ ਤੇ ਪ੍ਰੇਮ ਦੇ ਭਾਵ ਪ੍ਰਫੁੱਲਤ ਹੁੰਦੇ ਹਨ, ਸਫ਼ਰ ਕਰਨ ਨਾਲ ਮਨੁੱਖ ਸੱਭਿਅਕ ਬਣਦਾ ਹੈ, ਵਿਦਿਆਰਥੀਆਂ ਲਈ ਤਾਂ ਸਫ਼ਰ ਦੀ ਹੋਰ ਵੀ ਮਹਾਨਤਾ ਹੈ, ਸਫਰ ਦੀ ਮਹਾਨਤਾ ਨੂੰ ਦੇਖਦੇ ਹੋਏ ਹੀ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ ਆਪਣੇ ਦੋਸਤਾਂ-ਮਿੱਤਰਾਂ ਨਾਲ ਕੀਤਾ ਸਫ਼ਰ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

ਰਾਜਨੀਤਕ ਤੇ ਆਰਥਿਕ ਹਾਲਤ ਕਿਹੋ ਜਿਹੀ ਹੈ ਸਫ਼ਰ ਕਰਨ ਨਾਲ ਅਸੀਂ ਕਿਸੇ ਸਥਾਨ ਜਾਂ ਲੋਕਾਂ ਨਾਲ ਸਿੱਧੇ ਤੌਰ ਤੇ ਜੁੜ ਜਾਂਦੇ ਹਾਂ ਅਤੇ ਉਹਨਾਂ ਬਾਰੇ ਸਾਡੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ, ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ ਸਫ਼ਰ ਕਰਨ ਨਾਲ ਸਾਡਾ ਅਨੁਭਵ ਵਧਦਾ ਹੈ, ਸਾਡੇ ਵਿੱਚ ਮਨੁੱਖੀ ਏਕਤਾ, ਭਾਈਚਾਰੇ ਤੇ ਪ੍ਰੇਮ ਦੇ ਭਾਵ ਪ੍ਰਫੁੱਲਤ ਹੁੰਦੇ ਹਨ। ਸਫ਼ਰ ਕਰਨ ਨਾਲ ਮਨੁੱਖ ਸੱਭਿਅਕ ਬਣਦਾ ਹੈ, ਵਿਦਿਆਰਥੀਆਂ ਲਈ ਤਾਂ ਸਫ਼ਰ ਦੀ ਹੋਰ ਵੀ ਮਹਾਨਤਾ ਹੈ, ਸਫਰ ਦੀ ਮਹਾਨਤਾ ਨੂੰ ਦੇਖਦੇ ਹੋਏ ਹੀ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ।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 ਸਫ਼ਰ ਸਾਡੀ ਸੋਚ ਨੂੰ ਵਿਸ਼ਾਲ ਕਰਦਾ ਹੈ, ਸਫ਼ਰ ਕਰਨ ਨਾਲ ਸਾਡਾ ਅਨੁਭਵ ਵਧਦਾ ਹੈ, ਸਾਡੇ ਵਿੱਚ ਮਨੁੱਖੀ ਏਕਤਾ, ਭਾਈਚਾਰੇ ਤੇ ਪ੍ਰੇਮ ਦੇ ਭਾਵ ਪ੍ਰਫੁੱਲਤ ਹੁੰਦੇ ਹਨ, ਸਫ਼ਰ ਕਰਨ ਨਾਲ ਮਨੁੱਖ ਸੱਭਿਅਕ ਬਣਦਾ ਹੈ ਵਿਦਿਆਰਥੀਆਂ ਲਈ

ਵਧੀਆ ਵਧੀਆ ਆਗਿਆ ਕੋਈ ਆਹੋ ਯਰ ਆਇਆ ਈ, ਮੈਂ ਚਲ ਕਬੂਤਰ ਦੇਖਣ ਆਇਆ ਹੀ ਮੁੰਡਾ, ਤੇ ਮੈਂ ਚਲ ਦਾਣੇ ਦੂਣੇ ਪਾ ਦਿਨੇ ਆਂ

ਮੈਂ ਪਾਉਣਾ ਭਾਜੀ ਤਿੰਨ time

ਮੈਂ ਪਾਉਣਾ ਹੁਨਾ ਭਾਜੀ ਦਾਣੇ, ਕਣਕ ਭਿਓਂਕੇ, ਜੇੜੀ ਹੁਣ ਨਵੀਂ ਕਣਕ ਆ ਨਾ

ਆਹੋ ਵੀ ਬਿਮਾਰ ਨ ਹੋਣ

ਤੇ ਹੋਰ ਕਣੀ ਕੂਣੀ ਪਾ ਦਈ ਦੀ ਆ ਬਾਜਰਾ ਪ ਦਈਦਾ ਵਾ

ਹਾਂਜੀ mix ਕਰਕੇ ਪ ਦਈਦੇ ਆ

ਹੋਰ ਚਨਿਆ ਨਾਲ ਏ ਕੀ ਸਾਂਹ ਪੱਕ ਜਾਂਦਾ, ਸਾਂਹ ਨੀ ਚੜਦਾ ਏਨਾ ਛੇਤੀ

ਚਲੋ ਵਧੀਆ

ਓ ਗੱਲ ਕਰਨ ਡਏ ਹੀ ਤਾਡੇ ਮੁੰਡੇ ਦੀ

ਵੀ ਮੈਂ ਚਲ ਸਾਥ ਸੂਥ ਬਾਪੂ ਆਪਣੇ ਦੇ ਆਹੋ ਏ ਤੇ ਗੱਲ ਏ ਯਰ ਏਨੁ ਈ ਚਾਈਦਾ

ਕਹਿਨਡਿਆ ਈ ਮੈਨੂੰ ਕੰਮ ਤੇ ਚਲ ਜਾਨਾ, ਹੁਣ ਛੂਟੀਆਂ ਪੈ ਜਾਣੀਆਂ ਨਾਨਕੇ ਰਹਿ ਕੇ ਆਈਏ ਠੀਕ ਆ ਤੇ ਓਥੇ ਕੀ ਕਰਨ

ਹੁਣ ਯਰ ਦੇਖ ਹੁਣ ਮੇਰੀ ਬਾਤ ਸੁਣ, ਓ ਵੀ ਨਿਆਣਿਆ ਆਲਾ ਚਲ ਹਨਾ ਓਹਨੇ ਹੁਣ ਥੋੜਾ ਕਰੀ ਜਾਣਾ

ਕਿ ਨਈਂ ਬਿਲਕੁਲ ਬਿਲਕੁਲ ਏ ਤਾਂ ਏਨਾ ਨੂੰ ਚਾਈਦਾ ਵੀ help ਕਰਾਉਣੀ ਮੱਦਦ ਕਰਾਉਣੀ

ਅਸ਼ਿਆ ਅਸ਼ਿਆ ਚਲ ਵਧੀਆ ਯਰ ਘਰਦਿਆਂ ਨਾਲ ਕਰਾਉਣੀ ਚਾਈਦੀ help

ਹੁਣ ਦੇਖਲਾ ਮੈਂ ਠੀਕ ਨਈਂ, ਤੇ ਆਂਦਾ ਚਲ ਕੋਈ ਨੀ ਕਰਲਾ ਤਿੰਨ ਚਾਰ ਦਿਨ rest ਤੂੰ

ਹਾਂ, ਹੁਣ ਸਵੇਰੇ ਜਾਣ ਈ ਆ

ਤੂੰ ਨਾਨਕੇ ਗਇਆ ਨੂੰ, ਤੈਨੂੰ ਕਿੰਨਾ ਕਿ ਚਿਰ ਹੋਇਆ ਨਾਨਕੇ ਗਿਆ

ਹਾਂ ਮੈਂ ਆ ਜਾਣਾ ਹੀ ਅੱਜ

ਆਹੋ, ਕਹਿਨ ਡਏ ਕਿਸਤ ਆਉਨ ਡਈ ਤੇ ਲਾਲਾ ਦੋ ਕਿ ਦਿਨ ਅਸ਼ਿਆ ਅੱਸ਼ਾ, ਆਹੋ ਚਲ ਕਿਸਤ ਕੁਸਤ ਈ ਤੂੰ ਤਾਰਦਿਆ ਕਰ ਹੋਰ ਨੀ ਕੁਸ਼ ਤੇ

ਆਹੋ ਆਹੋ ਓਹੀ ਤੇ ਮੈਂ ਤੈਨੂ ਕਹਿਣਡਿਆ ਕਿਸਤ ਕੁਸਤ ਈ ਤਾਰਦਿਆ ਕਰ ਹੋਰ ਕਿ ਤੂੰ ਦਿਹਾੜੀ ਨਾ ਲਾ ਮੇਰੇ ਨਾਲ ਸਾਰੀ ਉਮਰ

ਓ ਏ ਵੀ ਕਹਿੰਦਾ ਵੀ ਕੰਮ ਵੀ ਸਿੱਖਲਾ ਕੋਈ, ਏ ਨੀ ਓਦੇ ਨਾਲ ਨਾਲ ਦਿਹਾੜੀ ਨਾ ਲਾ ਪਰ ਕਹਿਣ ਦਾ ਮਤਲਵ ਓਦਾ ਓਹੋ ਆ ਵੀ ਕਿਤੇ ਤੇ ਜਾ ਸਿੱਖਲਾ ਜਾ ਦਿਹਾੜੀ ਜਾ ਚਲ, ਕੁਸ਼ ਤੇ ਕਰ

ਚਲ ਆਪਾਂ ਤੇ ਏਹੋ ਕਹਿਣੇ ਆ ਭਰਾ ਕੰਮ ਕੁਮ ਸਿੱਖੋ ਵਧੀਆ ਗੱਲ ਆ

ਹਮ, ਆਪਣੇ ਹੱਥ ਦਾ ਕੰਮ ਥੋੜੀ ਕਿਸੇ ਨੇ ਖੋ ਲੈਣਾ ਯਰ ਨਾ ਨਾ, ਹੁਣ ਤੁਸੀਂ cooking ਦਾ ਸਿੱਖਿਆ ਵਾ

ਹੁਣ ਧਾਡੇ ਓਥੇ gym ਮੈਂ ਖੋਲ ਦਿਨਾਂ ਜਾਂ ਧਾਡੇ ਘਰਦਿਆਂ ਨੇ ਖੋਲਣਾ ਕਿ ਨਈਂ ਨਾ ਨਾ ਪੜਾਈ ਤੇ ਕੰਮ ਨੀ

ਪੜਾਈ ਤੇ ਕੰਮ ਕੋਈ ਨੀ ਖੋ ਸਕਦਾ ਰੋਟੀ ਖੋ ਸਕਦਾ ਬੰਦਾ ਪਰ ਏ ਨੀ ਖੋ ਸਕਦਾ ਹਾਂ ਰੋਟੀ ਖੋ ਸਕਦਾ ਪੈਸੇ ਖੋ ਸਕਦਾ ਪਰ ਕੰਮ ਨੀ ਕੋਈ ਹੁਨਰ ਨੀ

ਯਰ ਹੱਥ ਦਾ ਹੁਨਰ ਹੋਏ ਹੋਰ ਬਸ ਵਧੀਆ ਹੋਰ ਸੁਣਾਓ ਬਸ ਵਧੀਆ ਆਪਣਾ ਵੀ

ਕਾਕਾ ਗਿਆ ਧਾਡਾ ਵਾਂਢੇ ਹਾਂ ਵਾਂਢੇ ਗਿਆ ਈ, ਨਾਨਕੇ ਆਪਣੇ ਗਿਆ ਈ ਕਲ ਦਾ, ਤੇ ਹਾਡਾ ਵੀ ਨੀ ਸਗੋਂ ਦਿਲ ਦੁਲ ਲੱਗਣ ਡਿਆ

ਮੈਂ ਫੇਰ ਇਦਰ ਚਾਚਾ ਲੱਗਦਾ ਆਪਣਾ

ਓਨਾ ਦੇ ਫਿਰ wi-fi ਲੱਗਾ, ਤੇ ਮੈਂ ਓਨਾ ਘਰ ਆਕੇ ਬੇਗਿਆ ਤੇ ਮੈਂ ਏਦਾਂ ਈ

time ਪਾਸ ਕਰਨ ਡਿਆ ਈ, ਘਰਾਂ ਤੇ ਦਿਲ ਦੁਲ ਨਹੀਂ ਲਗਨ ਡਿਆ

ਮਹਾਂ ਚਲ ਏਥੇ time pass ਕਰ ਲੈਨਿਆ ਏਨਾ ਦੇ ਨੈਟ ਬੜਾ ਸਾਫ ਚੱਲਦਾ wi-fi ਤੇ ਅਸ਼ਿਆ ਅੱਸ਼ਾ ਓ ਕੀ ਧਾਡੇ ਪਿੰਡ ਦਾ

ਓਨਾ ਘਰ ਆਗਿਆ ਹੀ, ਓਨਾ ਦਾ ਆਪਣਾ ਹੈਗਾ ਵਾ ਤੇ ਫਿਰ ਓਥੇ ਈ ਆਕੇ ਬੈ ਬੂ ਜਾਈਦਾ

ਹੁਣ, ਜੇ ਵਿਗਾੜ ਕੇ ਰੱਖਾਂਗੇ, ਤੇ ਓ ਫਿਰ ਥੋੜਾ ਗੱਲ ਬਣਦੀ ਆ, ਕਲ ਨੁ ਗਲੀ ਦੇ ਕੱਖ ਤੋਂ ਵੀ ਲੋੜ ਪੈ ਜਾਂਦੀ ਹੁੰਦੀ ਆ

ਹੁਣ ਜੇ ਬਨਾ ਬੇਕਾਰੀ ਹੋਗੀ ਤੇ ਕਿਹਨੂੰ ਕਹਿਣਾ ਵਾ ਔਖੇ ਟੈਮ ਚ ਹਮ ਬੰਦੇ ਦੀ ਤਾਂ ਮਾੜੇ ਤੋਂ ਮਾੜੇ ਦੀ ਵੀ ਜ਼ਰੂਰਤ ਪੈ ਜਾਂਦੀ

ਕਹਿਣ ਡਿਆ ਮਤਲਬ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ ਓਹੀ ਹਿਸਾਬ ਆ ਗਿਆ ਆਹੋ ਆਹੋ ਗਲੀ ਚ ਕੱਖ ਵੀ ਕਈ ਵਾਰੀ ਪਿਆ ਹੋਵੇ ਤੇ ਕੋਈ ਚੀਜ਼ ਨਾ ਲੱਭੇ ਅੱਗ ਬਾਲਣ ਵਾਸਤੇ ਤੇ ਉਹਦੇ ਨਾਲ਼ ਅੱਗ ਬਲ ਜਾਂਦੀ ਐ ਬਸ ਬਸ ਉਹੋ ਤੁਹਾਨੂੰ ਮੈਂ ਕਹਿਣ ਡੀਆ ਕਿ ਵਿਗਾੜ ਕੇ ਨੀ ਰੱਖਣੀ ਚਾਹੀਦੀ ਸਗੋਂ ਬਨਾ ਕੇ ਰੱਖਣੀ ਚਾਹੀਦੀ ਐ

ਹੁਣ ਜੇ ਮੰਨਲਾ ਬਣਾਈ ਹੋਊਗੀ ਔਖੇ ਟੈਮ ਚ, ਕਹਵਾਂਗੇ ਤੇ ਨਾਲ਼ ਖੜਨਗੇ ਕਿਸੇ ਨਾਲ਼ ਕਿ ਨਹੀਂ

ਆਹੋ ਏਹ ਗੱਲ ਹੁੰਦੀ ਆ ਹਮ ਹਮ ਅਹ ਹੋਰ ਸੁਣਾ ਬਸ ਵਧੀਆ ਓਹ ਯਾਰ ਜਿਹੜਾ ਤੇਰਾ ਕੀ ਲੱਗਦਾ ਈ ਚਾਚਾ ਲੱਗਦਾ ਵਾ ਉਹ ਬਾਹਰ ਚੱਲ ਗਿਆ ਸੱਲੂਖਣ ਲਖਣ

ਉਹਨੂੰ ਤਾਂ ਹੋਗੇ ਹੋਣੇ ਮੇਰੇ ਹਿਸਾਬ ਨਾਲ਼ ਛੇ ਪੰਜ ਛੇ ਮਹੀਨੇ ਹੋਗੇ ਹੋਣੇ ਗਏ ਨੂੰ

ਗੱਲ ਯਾਰ ਮੈਂ ਫੁਨ ਫਾਨ ਹਲੇ ਲਿਆਉਣਾ ਅਜੇ ਓਦਾ ਓਦਾ ਗੱਲ ਗੁੱਲ ਕਰ ਲਾਈਦੀ ਆ

ਠੀਕ ਆ ਕਰਦਾ phone ਕਿ ਘੱਟ ਈ ਕਰਦਾ

ਉੱਦਾ ਇਰਾਦਾ ਹੋਣਾ ਕੁਸ਼ ਮੰਗ ਨਾ ਲੈਣ ਆਹੋ ਆਹੋ ਤੈਨੂੰ ਪਤਾ ਈ ਸੁਬਾ ਦਾ ਕਿੱਦਾਂ ਦਾ ਓਹ

ਨਹੀਂ ਹਮ ਆਹ ਠੀਕ ਆ ਕਿਹੜੇ ਕੰਮ ਚ ਗਿਆ ਓਹ ਬਾਹਰ ਓਹੀ ਆਪਣੇ ਕੰਮ ਚ ਈ ਕਿਹਦਾ ਕੰਮ ਕਰਦਾ ਓਹ